ਆਪਾਂ ਨੂੰ ਉਹਨਾ ਦੀ choice ਦਾ ਪਤਾ ਲੱਗਦਾ ਹੈ ਵੀ ਉਹਨਾ ਨੂੰ ਕਿਆ ਚੀਜ਼ ਪਸੰਦ ਏ ਕਈ ਵਾਰ ਉਹਨਾ ਨੂੰ ਚੀਜ਼ਾਂ ਬਣੀਆਂ ਪਸੰਦ ਆ ਜਾਂਦੀਆਂ ਨੇ ਤਾਂ base color ਨਹੀਂ ਪਸੰਦ ਆਂਦਾ ਤੇ

ਦੱਸਦੇ ਨੇ ਵੀ ਸਾਨੂੰ ਇਹ base color ਚਾਹੀਦਾ ਏ ਤਾਂ ਆਪਾਂ ਇਸ ਤਰ੍ਹਾਂ ਉਹਨਾ ਦੀ choice ਦਾ ਪਤਾ ਚੱਲਦਾ ਹੈ ਵੀ ਉਹਨਾ ਦੀ ਕਿਆ demand ਏ

ਤੇ ਇਸੇ ਤਰ੍ਹਾਂ ਹੀ stitching ਦਾ ਹੁੰਦਾ ਹੈ ਮਤਲਬ ਕੀ ਦੇਖੋ designer suit ਹੁੰਦੇ ਨੇ simple suit ਹੁੰਦੇ ਨੇ ਮਤਲਬ ਕੀ ਆਪਾਂ ਨੂੰ ਜਿਸ ਤਰ੍ਹਾਂ ਦਾ order ਆਂਦਾ ਹੈ ਆਪਾਂ ਨੂੰ ਨਵੀਂ ਚੀਜ਼ ਪਤਾ ਲੱਗਦੀ ਏ ਕੋਈ customer ਕਹਿੰਦਾ ਮੈਨੂੰ ਇਸ ਤਰ੍ਹਾਂ ਗਲਾ ਚਾਹੀਦਾ ਹੈ ਦੂਸਰਾ ਕਹਿੰਦਾ ਨਹੀਂ ਮੈਨੂੰ ਇਸ ਤਰ੍ਹਾਂ ਚਾਹੀਦਾ ਹੈ

ਪਤਾ ਕੀ ਆਪਾਂ ਨੂੰ ਹਰੇਕ ਦਾ ਦੇਖਕੇ ਅਲੱਗ ਅਲੱਗ ਚੀਜ਼ ਸਿੱਖਣ ਨੂੰ ਮਿਲੀ ਜਾਂਦੀ ਹੈਗੀ ਏ

ਹੁਣ exhibitions ਦੇ ਕਈ ਕਿੱਥੇ ਹੁੰਦੀ ਏ ਕੋਈ ਕਿੱਥੇ ਹੁੰਦੀ ਏ

ਮਤਲਬ ਕੀ ਕਿੰਨੇ ਅਲੱਗ ਅਲੱਗ ਸ਼ਹਿਰਾਂ ਚ ਹੁੰਦੀ ਏ

ਆਪਾਂ ਨੂੰ ਜਾਣ ਦਾ ਮੋਕਾ ਮਿਲ ਜਾਂਦਾ ਹੈਗਾ

ਹਾਂ ਜਿਵੇਂ ਮਤਲਬ ਕੀ ਬੱਚਿਆ ਨੂੰ ਉੱਥੇ ਸਿੱਖਣ ਨੂੰ

ਜਿਵੇਂ exhibition ਲਗਾਣਾ ਹੈ ਆਪਾਂ ਨੂੰ ਹੋ ਜਾਂਦਾ ਹੈ ਵੀ ਆਪਾਂ ਨੂੰ ਮਤਲਬ ਕੀ customer ਆ ਕੋਈ ਉਹਨੂੰ ਕਿਵੇਂ handle ਕਰਨਾ ਹੈ

ਹਾਂ ਕਿਵੇਂ handle ਕਰਨਾ ਹੈ marketing ਕਰਨਾ ਸਿਖਾਦੇ ਏ

ਹਾਂਜੀ ਜਿਵੇ ਹੁਣ ਆਪਾਂ ਵੀ ਕਿਸ ਤਰ੍ਹਾਂ ਆਪਾਂ order ਲੈਣਾ ਏ

ਮੈਂ ਸੁਣਿਆ ਹੈ ਵੈਸੇ ਉੱਥੇ English spoken ਦਾ ਵੀ ਕੁੱਛ ਉਹ ਕਰਵਾਉਦੇ ਹੋ ਤੁਸੀਂ course ਵਗੈਰਾ

ਬੱਚੇ ਨੂੰ ਜਿਵੇਂ ਵੀ ਕੋਈ English ਸਿਖਣ ਦਾ ਚਾਹਵਾਨ ਹੋਵੇ

English ਸਿਖਾ ਦਿੰਨੇ ਏ ਹੋਰ ਮਤਲਬ ਕੀ ਕਈ course ਆ ਜਾਣੇ ਏ ਜਿਸ ਤਰ੍ਹਾਂ ਸਰਕਾਰੀ ਵਿੱਚ ਨੂੰ ਤਾਂ ਉਹ ਮਤਲਬ ਕੀ ਸਿਖਾ ਦਿੰਨੇ ਏ

ਮਤਲਬ ਕੀ ਹਰ ਇੱਕ ਚੀਜ਼ ਏ ਮਤਲਬ ਕੇ ਇਹ ਨਹੀਂ ਕਹਿ ਸਕਦੇ ਕੁੱਝ ਨਹੀਂ ਹੈ ਮਤਲਬ ਕੀ ਜਿਹੜੀਆਂ ਲੜਕੀਆਂ ਘਰ ਤੋਂ ਬਾਹਰ ਨਹੀਂ ਨਿੱਕਲਦੀਆਂ

ਜਿੰਨਾ ਦੀ family ਕੋਲ ਮਤਲਬ ਕੀ payment ਨਹੀਂ ਹੁੰਦੀ ਵੀ ਅਸੀਂ ਸਿਖਾ ਸਕੀਏ ਕੁੜੀਆਂ ਪੜਕੇ ਹੀ ਪਿੰਡਾਂ ਵਿੱਚ ਆਮ ਦਸ ਦਸ ਪੜਾਕੇ ਕਈ ਤਾਂ ਉਹਨਾ ਦੀ ਸੋਚ ਹੈਗੀ ਵੀ ਅੱਗੇ

ਹੈਗਾ ਬਹਾਰ ਹੀ ਨਹੀਂ ਕੱਢਣਾ ਤਾਂ ਉਹਨਾ ਦੇ teacher ਜਾਣੇ ਏ ਘਰ ਘਰ

ਜਾਕੇ ਉਹਨਾ ਨੂੰ ਦੇਖਕੇ ਉਸ ਨੂੰ ਸਮਝਾਦੇ ਏ ਪਿੰਡ ਦੇ ਸਰਪੰਚਾਂ ਨੂੰ ਮਿਲਦੇ ਏ ਅੱਛਾ teacher ਮਤਲਬ ਕੀ ਉਹ ਵੀ ਕਰਦੇ ਏ

visit ਕਰਨ ਜਾਂਦੇ ਏ ਉਹਨਾ ਨੇ ਘਰ ਘਰ ਜਾਕੇ ਕਰਦੇ ਏ ਵੀ ਦੱਸਦੇ ਹੈ ਉਹਨਾ ਨੂੰ trust ਬਾਰੇ ਦੱਸਦੇ ਏ ਮੇਹਰ ਬਾਬਾ charitable ਬਾਰੇ ਦੱਸਦੇ ਹੈ ਵੀ ਇਸ ਤਰ੍ਹਾਂ ਉੱਥੇ ਆ ਹੁੰਦਾ ਏ ਆ course ਹੁੰਦਾ ਏ ਸਾਰੀ ਮਤਲਬ ਕੀ ਪੂਰੀ ਉਹਨਾ ਨੂੰ knowledge ਦਿੰਦੇ ਏ

ਫ਼ੇਰ parents meeting ਹੁੰਦੀ ਏ ਉਰੇ ਆਦੇ ਹੈ parents ਖੁੱਦ ਆਕੇ ਦੇਖਦੇ ਹੈ

ਜ਼ੇ ਅਸੀਂ ਆਪਣੇ ਪਿੰਡ ਵਿੱਚ ਬੁਲਾਣਾ ਹੋਵੇ teacher ਨੂੰ ਤੁਸੀਂ ਫ਼ੇਰ ਆ ਸਕਦੇ ਹੋ ਸਾਰੇ ਮਿਲਕੇ

ਮਤਲਬ ਕੀ ਜਿਵੇਂ ਸਾਡੇ ਪਿੰਡ ਚ ਕਾਫ਼ੀ ਏ ladies ਵਗੈਰਾ ਵੀ ਏ ਬੱਚੇ ਵੀ ਏ ਕਾਫ਼ੀ ਮਤਲਬ ਕੀ ਬੈਠੇ ਏ ਘਰੇ ਬੈਠੇ ਏ ਸਿਖਣਾ ਚਾਹੁੰਦੇ ਹੈ ਪਰ ਇੰਨਾਂ ਨਹੀਂ ਹੈਗਾ ਉਹਨਾ ਕੋਲ

ਕਈਆਂ ਦੀ ਸੋਚ parents ਦੀ ਸੋਚ ਆ ਵੀ ਕਹਿੰਦੇ ਲੜਕੀਆਂ ਨੂੰ ਬਾਹਰ ਹੀ ਨਹੀਂ ਕੱਢਣਾ ਹੈਗਾ

ਤਾਂ ਕੁੜੀਆਂ ਹੁੰਦੀਆਂ ਪੜਕੇ ਥੋੜਾ ਚੱਲ ਆਪਣੇ ਉਹਨਾ ਦੇ income ਦਾ ਸਾਧਨ ਬਣ ਜਾਂਦਾ ਏ ਆਪਣੇ ਪੈਰਾ ਤੇ ਖੜੀਆਂ ਹੋ ਜਾਣੀਆਂ ਏ ਆ ਵੀ ਆਪਣੇ ਪੈਰ ਤੇ stand ਹੋ ਜਾਈਏ ਅਸੀਂ ਕਿਸੇ ਹੋਰ ਦਾ ਨਾ ਸਹਾਰਾ ਲਈਏ ਇਸ ਕਰਕੇ ਪੁੱਛ ਰਹੀ ਆ ਹਾਂਜੀ ਤਾਂ ਉਹ ਆਪਣੇ ਖਰਚੇ ਵੀ ਆਪਣੇ ਮਾਂ ਬਾਪ ਤੋ ਨਹੀਂ ਮੰਗਦੀਆਂ ਫ਼ੇਰ ਨਾ ਹੀ ਉਹ ਕਿਰਾਇਆ ਮੰਗਦੀਆਂ ਏ

ਨਾ ਪੁੱਛਦਿਆ ਏ ਆਪਣਾ ਖਰਚਾ suit ਵਗੈਰਾ ਜੋ ਵੀ ਲੈਣਾ ਮਤਲਬ ਕੀ ਆਪਣਾ ਖਰਚਾ ਆਪ ਕਰ ਸਕਦੀਆਂ ਨੇ

ਹਾਂਜੀ ਹੁਣ ਕੀ ਇੱਦਾਂ ਦੇ ਹੈ ਉੱਥੇ ਕੁੜੀਆਂ ਆਣੀਆਂ ਏ

ਸੁਣਦੇ ਹਾਂ ਅਸੀਂ ਦੇਖਦੇ ਹਾਂ ਵੀ ਕੁੜੀਆਂ ਵੀ ਆਦੀਆਂ ਹੁੰਦੀਆਂ ਏ ਵੀ ਕਹਿੰਦੇ ਸਾਡੇ ਪਹਿਲਾ ਮਤਲਬ ਕੀ ਘਰ ਦੇ ਸਾਨੂੰ ਬਾਹਰ ਹੀ ਨਹੀਂ ਸੀ ਨਿੱਕਲਣ ਦਿੰਦੇ ਹੈਗੇ

ਤਾਂ ਮੈਡਮ ਗਏ ਸਾਡੇ ਘਰ ਉਹਨਾ ਨੇ ਸਮਝਾਇਆ ਫ਼ੇਰ ਅਸੀਂ ਉੱਰੇ ਆ ਵਾਲਾ course ਕਰਿਆ ਏ ਇੱਕ ਸਿੱਖਕੇ ਕਈਆਂ ਨੇ ਆਪਣੇ ਮਤਲਬ ਕੀ ਬੂਟੀਕ ਖੋਲੋ ਹੋਏ ਏ ਹਾਂਜੀ ਅੱਛਾ ਉੱਰੋ ਤੋ ਸਿੱਖਕੇ ਕਈਆਂ ਨੇ ਤਾਂ ਆਪਣੇ ਬੂਟੀਕ ਖੋਲੇ ਹੋਏ ਲਏ ਹੈ

ਕਿਸੇ ਨੇ ਆਪਣੀ shop ਤੇ ਕਰ ਲਿਆ ਕੋਈ ਘਰ ਵਿੱਚ ਹੀ ਬੈਠ ਕੇ ਕਰੀ ਜਾ ਰਹੇ ਨੇ

ਮਤਲਬ ਕੀ ਕਈਆਂ ਲੋਕਾ ਨੂੰ ਹੈ ਕਈ ਕੁੜੀਆਂ ਮਤਲਬ ਕੀ ਆਪਣੇ ਪੈਰਾ ਤੇ ਖੜੀਆਂ ਹੋ ਗਈਆਂ

ਤਾਂ ਇਸ ਲਈ ਮਤਲਬ ਕੀ ਇੱਕ ਵਧੀਆ ਉੱਪਰਾਲਾ ਕੀਤਾ ਹੋਇਆ ਹੈ

ਹਾਂਜੀ ਉਹੀ ਹੈ ਨਾ ਵੀ ਮਤਲਬ ਕੀ gents ਤਾਂ ਜਾਈ ਜਾਂਦੇ ਹੈ ਜਿਵੇਂ ਦੂਰ ਦੂਰ ਦਾ ਆਪਾਂ ਨੂੰ ਕਈ ਵਾਰ ਇੰਨਾਂ ਕੋ ਵੀ ਆਪਣਾ ਦੂਰ ਜਾਓ ਤੁਸੀਂ ਆਪਣਾ ਜਿਵੇਂ ਮਰਜੀ job ਕਰੋ ਜਿਵੇਂ ਨਾ ਕਰੋ ਮਤਲਬ ਕੀ ਜਦ ladies ਹੋਵੇ ladies ਨੂੰ ਵੀ ਇਹ ਹੋ ਜਾਂਦਾ ਉਹ ਕਾਫ਼ੀ ਦੂਰ ਆਇਆ ਹੈ ਵੀ ਕਿਵੇ ਸਫ਼ਰ ਕਰਾਗੇ ਸ਼ਾਮ ਤੱਕ ਛੁੱਟੀ ਹੋਉਗੀ ਜ਼ੇ ਵੋ ਹਾਂਜੀ ਕਿਹਾ ਹੈ ਵੀ ਹੁਣ ladies ਨੂੰ ਦੋ ਤਿੰਨ ਘੰਟੇ ਤਾਂ ਕੱਢ ਹੀ ਸਕਦੀ ਹੈ ਘਰ ਵਿੱਚ ਉਹ ਆਪਣਾ ਕੰਮ ਕਰਕੇ ਦੂਸਰਾ ਇਹ ਹੈ ਮਤਲਬ ਕੀ ਜਿਹੜੇ ਪੜੇ ਲਿਖੇ ਨਹੀਂ ਹੈ ਜਿਆਦਾ

ਜਿਸ ਤਰ੍ਹਾਂ ਅੱਜਕਲ job ਕਰਨ ਲਈ BA MA ਜਿਵੇਂ ਪਹਿਲਾ ਆਲੇ ਹੁਣ ladies ਉਹ ਨਹੀਂ ਪੜਈਆਂ ਹੋਈਆਂ ਕੋਈ ਪੰਜ ਪੜਕੇ ਹੱਟ ਗਈ ਕੋਈ ਦੱਸ

ਲਈ ਇੱਕ ਵਧੀਆ ਹੈਗਾ ਕੀ ਇਹ ਪੰਜ ਪੜਿਆ ਹੋਇਆ ਇਹ ਵੀ ਕਰ ਸਕਦਾ ਏ

ਪੰਜਵੀਂ ਦੇ certificate ਹੋਏ ਅੱਠਵੀ ਦਾ ਦਸਵੀਂ ਦਾ ਕੋਈ ਵੀ ਮਤਲਬ ਕੀ ਚੱਲੂਗਾ ਤਾਂ ਉਹਨਾ ਲਈ ਇਹ ਬਹੁਤ benefit ਏ

ਤਾਂ ਹੁਣ ਜਿਹੜੇ ਬੀਚਾਰੇ ਪੰਜ ਪੜੇ ਹੋਏ ਹੈ ਉਹਨਾ ਕੋਲ ਤਾਂ ਕੋਈ ਸਾਧਨ ਹੀ ਨਹੀਂ ਹੈ ਫੇਰ job ਦਾ

ਸਿਲਾਈ ਕੱਢਾਈ ਕਰਕੇ ਆਪਣੇ ਮਤਲਬ ਕੀ ਲੜਕੀਆਂ ਆਪਣੇ ਪੈਰਾ ਤੇ ਖੜੀਆਂ ਹੋ ਸਕਦੀਆਂ

ਆਪਣੇ ਜੋਗਾ ਹੋ ਜਵੇ ਇੱਕ ਵਾਰੀ ਨਾ ਫ਼ਿਰ ਹੋ ਜਾਂਦਾ ਏ ਵੀ ਕੀ ਬੱਸ ਆਪਣੇ ਜੋਗਾ ਤਾਂ ਕਰ ਸਕਦੇ ਹੈ ਉਹ

ਕਿਸੇ ਤੋ ਪੈਸੇ ਨਹੀਂ ਮੰਗਣੇ ਪੈਂਦੇ ਆਪਣੇ ਪੈਰਾ ਤੇ ਖੜੀਆਂ ਹੋ ਜਾਂਦੀਆਂ

ਉਹ ਮਤਲਬ ਕੀ ਬਾਹਰੋ ਹੀ ਆਣੇ ਏ ਤਕਰੀਬਨ ਉਹ ਵੀ ਆਣੇ ਏ checking ਤੇ ਆਣੇ ਏ ਦੇਖਣ ਆਣੇ ਏ

ਦੇਖਕੇ ਜਾਂਦੇ ਏ ਉਰੇ ਕਿਹਾ ਹੁੰਦਾ ਹੈਗਾ

ਵੀ ਇਹ teacher ਜਿਹੜੇ ਕਲਾਸਾਂ ਲਗਾਦੇ ਨੇ ਉਹ ਨਹੀਂ paper ਲਹਿੰਦੇ ਬਾਹਰੋ ਹੀ ਆਣੇ ਹੈ

teacher ਨੇ ਕਿਹਾ ਕਰਵਾਇਆ ਉਹ ਸਾਰਾ ਦੇਖਦੇ ਹੈ ਇੱਕਲੇ ਇੱਕਲੇ ਬੱਚੇ paper ਹੁੰਦਾ ਹੈ paper ਇੱਕ ਲਿਖਤੀ ਰੂਪ ਵਿੱਚ ਹੁੰਦਾ ਹੈ

ਇੱਕ ਮਤਲਬ ਕੀ ਉਹ sample ਬਣਾਕੇ ਦੋਨਾ ਉਹਨਾ ਦੇ ਸਾਹਮਣੇ ਵੀ ਕੱਢਕੇ ਦਿਖਾਣੇ ਹੈਗੇ ਏ ਮਤਲਬ ਜਿਹਨਾ ਨੂੰ ਮਤਲਬ ਕੀ ਲਿਖਣਾ ਵੀ ਆਂਦਾ ਹੋਵੇ ਜ਼ੇ ਕਹਿ ਰਹੇ ਹੋ ਤੁਸੀਂ ਪੰਜ ਪੜੇ ਪਏ ਹੈ ਕਈ ਹੁੰਦੇ ਹੈ ਨਾ ਵਿੱਚ ਇਹ ਉਹਨਾ ਨੂੰ ਨਹੀਂ ਲਿੱਖਣਾ ਆਉਦਾ ladies ਵਗੈਰਾ ਨੂੰ ਫ਼ੇਰ ਤੁਸੀਂ ਉਹ ਵੀ ਚੀਜ਼ ਸਿਖਾ ਦਿੰਨੇ ਹੋ ਕੀ

ਤਾਂ ਪੰਜ ਪੜੇ ਨੂੰ ਮਾੜਾ ਮੋਟਾ ਲਿਖਣਾ ਸੋਖਾ ਹੀ ਹੁੰਦਾ ਏ ਵੀ ਇੰਨਾ ਫ਼ਿਰ ਪੰਜਾਬੀ ਚ ਹੀ ਆਉਦਾ ਸਾਰਾ

ਤੇ English ਪਿੱਛੇ ਨਹੀਂ ਹੁਣ English ਚ ਵੀ ਹੁੰਦਾ ਪੰਜਾਬੀ ਚ ਵੀ ਹੁੰਦਾ ਹੁਣ ਜਿਹਨਾ ਨੂੰ English ਨਹੀਂ ਆਂਦੀ

ਪੰਜਾਬੀ ਵਾਲੇ ਤੇ thick mark ਦੇ question ਹੁੰਦੇ ਨੇ

ਫ਼ੇਰ ਉਹਨਾ ਨੂੰ ਸਮਝਾ ਦਿੱਤਾ ਜਾਂਦਾ ਹੈ ਵੀ ਇਸ ਤਰ੍ਹਾਂ ਕਰਕੇ ਤੁਸੀਂ ਜਿਹੜਾ ਦੋਨਾਂ ਚੋ ਸਹੀਂ ਲੱਗਦਾ ਏ ਤੁਸੀਂ ਪੰਜਾਬੀ ਚ ਹੀ ਕਰੋ

ਵੀ ਹੁਣ ਜਿਹੜੇ ਪੜੇ ਹੁੰਦੇ ਨੇ ਦੱਸ ਉਹ English ਚ ਵੀ ਕਰ ਲੈਂਦੇ ਨੇ ਉਹਨਾ ਦੀ ਇੱਛਾ ਹੁੰਦੀ ਏ

ਵੀ ਜਰੂਰੀ ਨਹੀਂ ਹੈਗੀ ਇਸ ਤਰ੍ਹਾਂ ਕਰਕੇ paper ਆਸਾਨੀ ਨਾਲ ਕਰ ਦਿੰਦੇ ਨੇ

ਹਾਂਜੀ ਤੇ ਇਸ ਤਰ੍ਹਾਂ ਮਤਲਬ ਕੀ ਛੇ ਮਹੀਨਿਆਂ ਚ ਕਈ ਤਾਂ ਜਿਹਨਾ ਕੋਲ ਤਾਂ full time ਹੁੰਦਾ ਏ ਉਹ ਤਾਂ ਇੱਕੋ time ਦੋਨੇ course ਕਲਾਸਾਂ ਲਗਾ ਲਿੰਦੇ ਨੇ

ਵੀ ਆਣਾ ਜਾਣਾ ਜਿਹਨਾ ਨੂੰ ਹੁੰਦਾ ਹੈ ਵੀ ਚੱਲ ਬੱਚੇ school ਹੁੰਦੇ ਏ free ਹੁੰਦੀਆਂ ਨੇ

ਹਾਂਜੀ ਇਸ ਤਰ੍ਹਾਂ ਮਤਲਬ ਕੀ ਕਾਫ਼ੀ ਸਹੂਲਤਾ ਨੇ ਮੇਹਰ ਬਾਬਾ charitable trust ਚ

ਮਤਲਬ ਕੀ ਇਹ ਬਹੁਤ ਵਧੀਆ ਉੱਪਰਾਲਾ ਕੀਤਾ ਗਿਆ ਹੈ ਕੁੜੀਆ ਲਈ ਵੀ ਆਪਣੇ ਪੈਰਾ ਤੇ ਖੜੀਆਂ ਹੋ ਸਕਣ

ਸਾਡੀ ਅਜੋਕੀ ਜੀਵਨ-ਜਾਂਚ ਨਵੀਨ ਰੰਗ-ਰੂਪ ਵਾਲੀ ਅਤੇ ਆਧੁਨਿਕ ਗੁਣਾਂ ਨਾਲ ਭਰਪੂਰ ਹੈ। ਇਸ ਦਾ ਮੁੱਖ ਕਾਰਣ ਇਹ ਹੈ ਕਿ ਸਾਡੇ ਜੀਵਨ ਅਤੇ ਵਿਹਾਰ ਉੱਤੇ ਗਿਆਨ ਵਿਗਿਆਨ ਟੈਕਨਾਲੋਜੀ ਅਤੇ ਯਥਾਰਥਵਾਦੀ ਰੁਚੀਆਂ ਦਾ ਪ੍ਰਭਾਵ ਦਿਨ-ਬਰ-ਦਿਨ ਵੱਧ ਰਿਹਾ ਹੈ। ਪਰ ਇਸ ਦਾ ਭਾਵ ਇਹ ਨਹੀਂ ਹੈ ਕਿ ਮਨੁੱਖੀ ਜੀਵਨ ਵਿੱਚੋਂ ਪਰੰਪਰਾਗਤ ਮੁੱਲਾਂ ਦਾ ਪ੍ਰਭਾਵ ਇੱਕੋ ਦਮ ਖਤਮ ਹੋ ਗਿਆ ਜਾਂ ਮਿਟ ਗਿਆ ਹੈ। ਇਹ ਤਾਂ ਸਗੋਂ ਨਾਲੋ-ਨਾਲ ਹੀ ਚਲ ਰਿਹਾ ਹੈ। ਹਾਂ ਇਹ ਅਹ ਇਸ ਵਿੱਚ ਨਵੀਂ ਚੇਤਨਾ ਅਤੇ

ਆਧੁਨਿਕਤਾ ਦਾ ਸਰੂਪ ਉਜਾਗਰ ਹੁੰਦਾ ਹੈ। ਉਂਝ ਵੀ ਅੱਜ ਜੋ ਆਧੁਨਿਕ ਹੈ, ਕੱਲ੍ਹ ਨੂੰ ਉਹ ਪਰੰਪਰਾ ਬਣ ਜਾਣਾ ਹੈ ਅਤੇ ਨਵੇਂ ਸਮੇਂ ਦਾ ਕਾਲ ਚੱਕਰ ਇੰਝ ਹੀ ਗਤੀਮਾਨ ਰਹਿਣਾ ਹੈ। ਸਾਹਿਤ ਜੀਵਨ ਦਾ ਹੀ ਪ੍ਰਤੀਬਿੰਬ ਹੁੰਦਾ ਹੈ। ਜੀਵਨ ਦੀ ਜੋ ਨੁਹਾਰ ਹੁੰਦੀ ਹੈ, ਉਹ ਸਾਹਿਤ ਵਿੱਚ ਅੰਕਿਤ ਹੁੰਦੀ ਹੈ। ਸੋ ਜੀਵਨ ਦੀ ਆਧੁਨਿਕਤਾ ਸਾਹਿਤ ਦੀ ਵੀ ਆਧੁਨਿਕਤਾ ਹੁੰਦੀ ਹੈ। ਆਧੁਨਿਕ ਪੰਜਾਬੀ ਕਵਿਤਾ ਦਾ ਮੁੱਢ ਵੀਹਵੀਂ ਸਦੀ ਦੇ ਆਰੰਭ ਨਾਲ ਭਾਈ ਵੀਰ ਸਿੰਘ ਦੀ ਕਾਵਿ-ਰਚਨਾ ਵਿੱਚੋਂ ਬੱਝਾ। ਇਸ ਸਮੇਂ ਅੰਗਰੇਜੀ ਸ਼ਾਸਨ ਨਾਲ ਹੀ ਅਹ ਸੀ ਅਤੇ ਸਾਡਾ ਮੁਲਕ ਗੁਲਾਮ ਸੀ। ਲੋਕ ਮਨਾਂ ਵਿੱਚ ਅੰਗਰੇਜ ਹਕੂਮਤ ਵਿਰੁੱਧ ਨਫਰਤ ਹੀ ਨਫਰਤ ਦੀ ਲਹਿਰ ਸੀ ਅਤੇ ਉਹ ਮੁਲਕ ਨੂੰ ਆਜਾਦ ਕਰਵਾਉਣ ਲਈ ਬੜੇ ਤਤਪਰ ਸਨ ਅਤੇ ਕਈ ਵਿਆਪਕ ਅੰਦੋਲਨ ਚਲਾ ਰਹੇ ਸਨ। ਦੂਜੇ ਪਾਸੇਂ ਅੰਗਰੇਜਾਂ ਵੱਲੋਂ ਆਪਣੀਆਂ ਜੜ੍ਹਾਂ ਨੂੰ ਮਜਬੂਤ ਕਰਨ ਲਈ ਪੱਛਮੀ ਰੰਗ ਢੰਗ ਦੀ ਵਿਦਿਆ ਦਾ ਪਾਸਾਰ ਹੋ ਰਿਹਾ ਸੀ ਅਤੇ ਈਸਾਈ ਮਿਸ਼ਨਰੀ ਰਾਜਸੀ ਸੱਤਾ ਦੀ ਆਡ ਵਿੱਚ ਆਪਣੇ ਧਰਮ ਦਾ ਜੋਰਦਾਰ ਪ੍ਰਸਾਰ ਕਰ ਰਹੇ ਸਨ। ਭਾਰਤੀ ਆਗੂਆਂ ਨੇ ਅੰਗਰੇਜਾਂ ਨੂੰ ਮੁਲਕ ਨੂੰ ਆਜਾਦ ਕਰਵਾਉਣ ਅਤੇ ਇਸ ਦੀ ਸੱਤਾ ਦੇ ਪ੍ਰਭਾਵ ਨੂੰ ਰੋਕਣ ਲਈ ਲੋਕਾਂ ਵਿੱਚ ਜਾਗ੍ਰਤੀ, ਸਮਾਜ ਸੁਧਾਰ ਅਤੇ ਵਿਦਿਆ ਪ੍ਰਸਾਰ ਨੂੰ ਜਰੂਰੀ ਸਮਝਿਆ। ਵਜੋਂ ਅਨੇਕਾਂ ਸੁਧਾਰਵਾਦੀ ਲਹਿਰਾਂ ਚਲੀਆਂ ਅਤੇ ਕਈ ਸਕੂਲ, ਕਾਲਜ ਵੀ ਖੁੱਲ੍ਹੇ। ਚੇਤਨਾ ਦੇ ਪਾਸਾਰ ਨਾਲ ਪੁਰਾਣੇ ਵਿਸ਼ਵਾਸਾਂ ਦੀ ਥਾਂ ਨਵੇਂ ਵਿਸ਼ਵਾਸ ਪੁੰਗਰਨ ਲੱਗੇ। ਅਤੇ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਦੀ ਅਹ ਵੀ ਹੋਂਦ ਵਿੱਚ ਆਈ। ਭਾਰਤੀ ਜਨਤਾ ਵਿੱਚ ਗਿਆਨ ਅਤੇ ਵਿਦਿਆ ਦੇ ਪਾਸਾਰ ਨਾਲ ਜਾਗ੍ਰਤੀ ਆਈ ਅਤੇ ਅੰਧ ਵਿਸ਼ਵਾਸ ਦੇ ਵਹਿਮ ਨੂੰ ਭਰਮ

ਇਸ ਸਮੇਂ ਦਾ ਪ੍ਰਬਲ ਰੁਝਾਨ ਰਾਸ਼ਟਰਵਾਦੀ ਅੰਦੋਲਨ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਦਾ ਸੀ। ਜਦ ਜਾਤ-ਪਾਤ ਤੇ ਉਚ-ਨੀਚ ਦੇ ਵਿਅਕਤੀਆਂ ਨੂੰ ਛੱਡ ਕੇ ਸਾਰੇ ਦੇਸ਼ ਵਾਸੀ ਇੱਕ ਝੰਡੇ ਹੇਠ ਇੱਕਠੇ ਹੋ ਗਏ ਸਨ। ਇਸ ਸਮੇਂ ਸਮਾਜ ਸੁਧਾਰ ਅਤੇ ਲੋਕ ਜਾਗ੍ਰਤੀ ਦੀਆਂ ਕਈ ਲਹਿਰਾਂ ਚਲੀਆਂ। ਜਿਹਨਾਂ ਵਿੱਚ ਕੂਕਾ ਲਹਿਰ, ਸਿੰਘ ਸਭਾ ਲਹਿਰ, ਆਰੀਆ ਸਮਾਜ ਲਹਿਰ, ਬ੍ਰਾਹਮਣ ਸਮਾਜ ਲਹਿਰ, ਲਹਿਰ ਨੇ ਯੋਗਦਾਨ ਪਾਇਆ। ਇਸ ਪਿਛੋਕੜ ਵਿੱਚ ਇਸ ਪਿਛੋਕੜ ਵਿੱਚ ਪੰਜਾਬੀ ਕਵੀਆਂ ਅਤੇ ਕਿੱਸਾ ਕਵੀਆਂ ਨੇ ਆਪਣੇ ਪਰੰਪਰਾਵਾਦੀ ਰੰਗ-ਢੰਗ ਨੂੰ ਛੱਡਿਆ। ਨਵੇਂ ਰੂਪ ਦੇ ਵਿਕਾਸ ਨੂੰ